ਜੇ ਵਧੀਆ ਵਾ। ਬੜੇ ਮਹਿੰਗੇ ਈ ਓਹ ਭਾ। ਲੈਣਾਂ ਤੇ ਹੈਗਾ ਤੇ ਵੇਖਲਾ ਗੇ ਦੇਖ ਜੇ ਤੇਰੇ ਤੋਂ ਪੈਸੇ ਹੈਗੇ ਤੇ ਠੀਕ ਆ ਨਹੀਂ ਤੇ ਫਿਰ ਮੈਂ ਮਾਰ ਦੂ ਸੋਟਾ। ਹਾਂ ਭਾ ਬੜੇ ਮਹਿੰਗੇ ਈ ਆ ਹੈਨੀ ਉਹ ਮਿਲਦਾ ਤੇਰਾ ਹਜਾਰ ਦਾ splendor

ਰਾਜੇ ਦਾ ਹੁਣ ਜਿੱਦਾ ਮਤਲਬ ਥੋੜੀ ਕਰਾਉਣ ਵਾਲੀ repair ਇੰਨੇ ਵੀ ਪਤਾ ਨਹੀਂ ਸੋਲਾਂ ਸਤਾਰਾਂ ਦਾ ਲਿਆਂ ਵਾ ਹਾਂ ਤੇ ਆਪੇ ਲਾ ਲਾ ਸਾਹਿਬ splendor ਨੂੰ ਤਾਂ ਬਹੁਤੀ ਅੱਗ ਲੱਗੀ।

whatsapp ਤੇ ਅਹ ਇਹ ਕਿੰਨੇ ਕਿ ਦਾ ਵਿਕਣ ਦਿਆ?

ਤੇ ਲਲਾ ਨਵਾਂ ਇਹ ਤਾਂ। ਮੈਂ ਹਾਂ ਚੱਲ ਜਾ ਕੇ ਆਵਾਂਗੇ ਕੱਲ ਜੇ ਪਰਸੋਂ।

ਚੋਰੀ ਦਾ ਤੇ ਨਹੀਂ? ਉਹ ਈ ਕਾਗਜ਼ ਕੁਗਜ਼ ਵੇਖ ਕੇ ਆਵਾਂਗੇ ਨਾ। ਵਧੀਆ ਈ ਓਹ ਤੇਰਾ ਦਾ ਫਿਰ ਜੇ ਤੇ ਕਾਗਜ਼ ਕੁਗਜ਼ ਹੋਏ ਤੇ ਫਿਰ ਤੇ ਉਹਨੂੰ ਮੈਂ ਕਹਿਣਾ ਕਿ ਆ ਕੇ ਲਁਲ ਲੈਨਾ ਅਹ ਇਹਦੇ ਨਾਲ ਦਾ ਲਿਆ ਈ ਉਹਨਾਂ splendor ਪਰ ਓਹ ਚੰਡੀਗੜ੍ਹ ਨੰਬਰ ਆ ਮੈਂ ਮੈਂ ਤੈਨੂੰ ਪਾਉਣਾ ਉਹਨੇ ਕਿਹੜਾ ਲਿਆ ਚੌਂਤੀ ਹਾਜ਼ਾਰ ਦਾ ਰੁਕ ਜਾ ਆਪੇ ਕਹਿਣਾ ਤੇਰਾਂ ਦਾ ਕਰੀਏ। maruti ਤੂੰ ਕਿਹੜਾ ਦੱਸਦਾ ਹੁੰਦਾ ਬਾਅਦ ਵਿੱਚ ਕਹਿ ਦਿੰਦਾ। ਉਹਨੂੰ ਪੁੱਛ ਲਾ ਮਾਸੀ ਹੋਣਾ ਨੂੰ ਕਿ ਲੈਣੀ ਆ ਪੈਂਤੀ ਹਾਜ਼ਾਰ ਦੀ ਕਹਿਣ ਦਿਆ ਈ। ਵਧੀਆ।

black ਸੋਹਣਾ ਲੱਗਦਾ ਵਾਂ ਆਹ ਤੇ ਠੀਕ ਆ ਕਿੰਨਾ model ਆ ਇਹ? ਆਹ maruti ਦੇਖੀ ਆ? maruti ਵੇਖਦਾਂ ਹੈ? ਇਕ । ਇਕ ਮਿੰਟ

ਆਹ maruti ਦੇਖੀ ਆ? maruti ਵੇਖਦਾਂ

ਚਿੱਟੀ? pb ਗਿਆਰਾਂ। ਲੈਣੀ ਤੇ ਹੈਗੀ ਉਹਨਾਂ ਨੇ। ਪੈਂਤੀ ਦੀ ਜਿਆਦਾ ਨੀ ਮਹਿੰਗੀ? ਪੈਂਤੀ ਕਹਿੰਦਾ ਵਾ ਤੇ ਉਹ ਪੱਚੀ ਤੱਕ ਜੇ ਮੰਨ ਸਕਦਾ ਪੱਚੀ ਤੀਹ ਤੱਕ।

ਹਮ ਭਰਥ handle ਘੁੰਮਾ ਘੁੰਮਾ ਬਾਬਾ ਥੱਕ ਜਾਣੀਆਂ ਈ।

ਆਹ ਲਈ ਉਹ ਦਿਨ ਉਹਨੇ ਐ ਕਰਕੇ ਨਾ ਘੁੰਮਾ ਲਈ ਸਾਡੇ ਘਰੋਂ ਮੈਂ ਘੁਮਾਉਣ ਲੱਗਾ ਭੈਣ ਚੋਂ ਬਾਹਾਂ ਥੱਕ ਗਈਆਂ ਭਾਰਾ steering ਖਿੱਚ ਕੇ। ਘੁੰਮਾ ਘੁੰਮਾ ਕੇ। ਆਹ ਕੰਮ ਵਾਹਵਾ ਹੋਣ ਵਾਲਾ ਹੀ ਗੱਡੀ ਦਾ ਕਹਿੰਦੇ ਮੋੜ ਦੀ ਇਕ ਮੋੜਨ ਹੀਂ ਨਹੀਂ ਅੱਛਾ। ਕਿੰਨੇ ਦੀ ਲਈ ਪੁੱਛਿਆ। ਕਹਿੰਦੇ ਹੀ ਚਾਲੀ ਦੀ। ਹਮ ਬੜੀ ਮਹਿੰਗੀ ਆ ਆਹ ਸੱਚ ਓਏ ਉਹ ਮੈਂ ਓਹਦੇ ਕੋ ਮੰਗਵਾਉਗਾ ਜੱਗੂ ਕੋ ਫੋਟੋਆਂ item ਗੱਡੀ ਹੈ ਉਹਨਾਂ ਕੋਲੋ ਉਹ ਵੇਚਣੀ ਆਂ ਕਹਿਣ ਦਿਆ ਤੇ model ਈ ਉਹ ਦੋ ਹਜਾਰ ਤੇਰਾਂ ਕਿ ਚੌਂਦਾ ਮਾਰਚ। ਠੀਕ ਆ? ਫਿਰ ਤੇ ਮਾਸੀ ਨੂੰ ਪਾਈ। ਮਾਸੀ ਨੂੰ ਮੈਂ ਹੀ ਪਾ ਦੂੰਗਾ ਚੱਲ ਹਮ iten

ਵਧੀਆਂ ਗੱਡੀ ਤੇ ਓਹ ਨਾ ਕਿ ਮੈਨੂੰ ਦੇਖ ਲੈਣ ਦੇ ਕਿ ਹਿਸਾਬ ਕਿਤਾਬ photo ਫੂਟੋ ਵੇਖ ਕੇ ਤੇ ਉਦਾ ਮੈਂ ਜਾਣਾ ਵੀ ਆ ਜੱਗੂ ਕੋਲ ਫਿਰ ਆਪ ਵੇਖ ਕੇ ਆਊਂਗਾ ਚਲਾ ਚੁਲਾ ਕੇ । ਦੋ ਲਁਖ ਉਹਨੇ ਮੈਨੂੰ ਕਿਹਾ ਸ਼ਾਇਦ ਅਜੇ

ਆਹ ਡੇਢ ਦੀ ਤੈਨੂੰ ਪਤਾ ਵਾ ਅੱਠ ਨੌ model ਉਹ ਦਿੰਦੇ ਆਂ। alto ਮਿਲਣ ਦੀ ਆ ਲੱਖ ਡੇਢ ਲੱਖ ਦੀ ਤੇ ਹਮ ਹਮ ਆਹ ਤੇ ਡੇਢ ਇਕ ਅੱਸੀ ਤੱਕ ਦੀ ਜਾਂ ਦੋ ਦੀ ਵੀ ਮਿਲ ਜੇ ਵਧੀਆ ਆ। ਯਾਰ ਦੋ ਦੋ ਕਹਿੰਦਾ ਵਾ ਇਕ ਨੱਬੇ ਅੱਸੀ ਤੱਕ ਮਿਲ ਸਕਦੀ ਜੇ ਬੰਦਾ ਉਸੇ ਵੇਲੇ ਦੇਵੇ cash ਯਾਰ ਦੋ ਦੋ ਕਹਿੰਦਾ ਵਾ ਇਕ ਨੱਬੇ ਅੱਸੀ ਤੱਕ ਮਿਲ ਸਕਦੀ ਜੇ ਬੰਦਾ ਉਸੇ ਵੇਲੇ ਦੇਵੇ cash ਹਮ ਇਕ ਅੱਸੀ ਤੱਕ ਬਣ ਜਾਂਦੀ ਗੱਲ। ਬਾਕੀ ਉਹ ਨਾਂ ਕੀ ਪਿੰਡ ਦੇ ਹੀ ਆ ਹਾਡੇ ਬੰਦਾ ਗੱਲ ਕਰਲਾਂਗੇ।

ਤੇ ਇਹ ਤੇ ਇਹਨੇ ਚੂੜਾ ਪਾਇਆ ਵਾਂ ਤੇ ਫਿਰ ਫਿਰ ਚੂੜਾ ਪਾਇਆ ਆ ਤੇ ਇਹ ਵਿਚ ਨੰਗਦਾ ਨੀ। ਕੀ ਕਰਦਾ ਓਹਦਾ ਘਰਦਾ ਪਤਾ ਨਹੀ ਇਹਨਾਂ ਨਹੀਂ ਸਾਲੀ ਨੇ ਦੱਸਿਆ। ਮਹਿ ਚੂੜਾ ਪਾਇਆ ਤੂੰ ਤੇ ਕਹਿੰਦੀ ਮੈਂ ਉੱਦਾਂ ਪਾਇਆ ਤੇ ਬਾਅਦ ਵਿਚ ਮੈਂ ਨਹੀਂ ਸੱਚੀ ਦੱਸੀ। ਕਹਿੰਦੀ ਕਹਿੰਦੀ ਉਹ ਨਾਂ ਕੀ ਆ ਮੇਰਾ ਵਿਆਹ ਹੋਇਆ ਪਰ ਘਰ ਵਾਲਾ ਨਹੀਂ ਮੇਰੇ ਨਾਲ ਰਹਿੰਦਾ।

ਚਿੱਟੀ। ਹੈ ਨਹੀਂ ਕਾਲੀ।

ਹਮ ਓਹ ਜਿਹੜੇ ਜਿਹੜੀ ਕਾਲੇ ਆ ਉਹਦੀ ਪਤਾ ਕਾਲੀ ਹੁੰਦੀ।

ਜਿਹਦੇ ਚਿੱਟੇ ਐ ਉਹਦੀ ਚਿੱਟੀ ਹੋਉ। ਹੋਰ। ਹਾਂ ਠੀਕ ਐ ਵਧੀਆਂ।

ਹਾਂ ਠੀਕ ਐ।

ਨਾ ਮੈਂ ਛੱਡ ਤਾ ਸਾਥ। ਠੀਕ ਆ। ਠੀਕ ਐ। ਉੱਦਾਂ ਫਿਰ ਮੈਂ ਕਦੀ ਕਦੀ ਮੈਂ ਫਿਰ block ਕੀਤਾ। ਅੱਛਾ ਅੱਛਾ। ਹਮ ਠੀਕ ਆ। ਉੱਦਾਂ ਕਰਤਾ ਕੇ ਕੋਈ ਗੱਲ ਬਾਤ ਹੋਈ। ਵੈਸੇ ਹੀ ਛੱਡ ਪਰਾ। ਠੀਕ ਆ ਠੀਕ।

ਹੋਰ।

ਗੰਦਾ ਜਾ ਆਹ ਵੇਖ video ਘਁਲਾਂ

ਉਹ ਵੇਖੀ ਜਿਹੜੀ ਮੇਰੀ ਸ਼ਰਾਬ ਫੜ ਕੇ ਦਿਆ ਆ ਮੇਰਾ

ਮੈਂ ਪਾਈ ਹੀ ਆਹੋ ਮੇਲੇ ਵਿਚ ਮੇਲੇ ਵਿਚ ਸਾਲੇ ਦਾ ਵੇਖੀ video ਖੋਲੀ

ਦੇਖੀਂ। ਸਾਲ਼ੇ ਨੇ ਪੰਗੁੜੇ ਤੇ ਪਾ ਲਏ ਕਹਿੰਦਾ ਹੋਣਾ ਚੀਕਾਂ ਨਾ ਮਾਰੂੰਗੀ।

ਮੈਂ ਤੈਨੂੰ ਪਾਉਣਾ ਉਹ ਜਿਹੜੀ ਵੇਖੀ ਮੇਰੇ ਆਲੇ ਦਾ

ਸਤਿ ਸ੍ਰੀ ਅਕਾਲ। ਜਾਤ ਅਤੇ ਲਿੰਗ ਦੇ ਆਧਾਰ ਤੇ ਵਿਤਕਰੇ। ਸਮਾਜਿਕ ਨਿਆਂ ਦਾ ਮਤਲਬ ਸਮਾਜਿਕ ਜੀਵਨ ਵਿੱਚੋਂ ਹਰ ਪ੍ਰਕਾਰ ਦੀਆਂ ਬਰਾਬਰੀ ਤੇ ਵਿਤਕਰੇ ਨੂੰ ਖਤਮ ਕਰਕੇ ਸਭ ਨੂੰ ਆਪਣੇ ਜਿਊਣ ਤੋਂ ਅੱਗੇ ਵੱਧਣ ਲਈ ਇੱਕੋ ਜਿਹੇ ਮੌਕੇ ਪ੍ਰਦਾਨ ਕਰਨਾ ਹੈ। ਗੱਲ ਉਨੀ ਸੌ ਸੰਤਾਲੀ ਤੋਂ ਪਹਿਲਾਂ ਭਾਰਤ ਵਿੱਚ ਬਹੁਤ ਸਾਰੀਆਂ ਨਾ-ਬਰਾਬਰੀ ਮੌਜੂਦ ਸਨ ਜੋ ਕਿ ਸਦੀਆਂ ਤੋਂ ਭਾਰਤੀ ਸਮਾਜ ਨੂੰ ਕੋਹੜ ਵਾਂਗ ਚਿੰਬੜੀਆਂ ਹੋਈਆਂ ਸਨ। ਆਜਾਦ ਭਾਰਤ ਦੇ ਸੰਵਿਧਾਨ ਘਾੜੇ ਇਹਨਾਂ ਨੂੰ ਦੂਰ ਕਰਨ ਲਈ ਦ੍ਰਿੜ ਸੰਕਲਪ ਸਨ ਅਤੇ ਇਸੇ ਕਰਕੇ ਹੀ ਉਹਨਾਂ ਨੇ ਸੰਵਿਧਾਨ ਦੇ ਨਿਰਦੇਸ਼ਕ ਸਿਧਾਤਾਂ ਨੂੰ ਸਰਕਾਰੀ ਨੀਤੀ ਦਾ ਹਿੱਸਾ ਬਣਾਇਆ। ਜੋ ਕਿ ਇਹ ਸਨ- ਕਾਨੂੰਨ ਦੀ ਨਜ਼ਰ ਵਿੱਚ ਸਭ ਦੀ ਬਰਾਬਰੀ। ਜਾਤ-ਪਾਤ, ਧਰਮ, ਰੰਗ, ਨਸਲ ਤੇ ਲਿੰਗ ਦੇ ਆਧਾਰ ਤੇ ਵਿਤਕਰੇ ਦਾ ਖਾਤਮਾ ਤੇ ਹਰ ਵਿਅਕਤੀ ਨੂੰ ਕਿਸੇ ਵੀ public ਸਥਾਨ ਉੱਤੇ ਜਾਣ ਦਾ ਅਧਿਕਾਰ। ਸਰਕਾਰੀ ਨੌਕਰੀਆਂ ਵਿੱਚ ਮੌਕਿਆਂ ਦੀ ਬਰਾਬਰੀ, ਛੂਤਛਾਤ ਦਾ ਖਾਤਮਾ ਤੇ ਅਜਿਹੇ ਕਾਰਨਾਂ ਕਾਨੂੰਨ ਅਨੁਸਾਰ ਸਜਾ ਯੋਗ ਕਰਾਰ ਦੇਣਾ। ਫ਼ੌਜੀ ਅਤੇ ਵਿਦਿਅਕ ਖੇਤਰ ਤੋਂ ਇਲਾਵਾ ਕੋਈ ਹੋਰ ਉਪਾਧੀ ਨਾ ਦੇਣਾ, ਸ਼ੋਸ਼ਣ ਦੀ ਮਨਾਹੀ, ਸਮਾਜ ਦੇ ਪੱਛੜੇ ਅਤੇ ਕਮਜੋਰ ਵਰਗਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕਰਨਾ।

ਚਲਦੀਆਂ ਇਹਨਾਂ ਨਾ-ਬਰਾਬਰੀ ਤੇ ਵਿਤਕਰਿਆਂ ਵਿੱਚੋਂ ਜਾਤ-ਪਾਤ, ਧਰਮ, ਲਿੰਗ ਤੇ ਅਮੀਰੀ-ਗਰੀਬੀ ਦਾ ਵਿਤਕਰਾ ਇਸ ਦੀ ਨਾੜ-ਨਾੜ ਵਿੱਚ ਫੈਲਿਆ ਹੋਇਆ ਹੈ। ਤੇ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਸਾਡਾ ਪੁਰਾਤਨ ਹਿੰਦੂ ਧਰਮ ਸ਼ੁਰੂ ਤੋਂ ਹੀ ਚਾਰ ਜਾਤਾਂ - ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ ਵਿੱਚ ਵੰਡਿਆ ਹੋਇਆ ਹੈ ਤੇ ਮਨੂੰ ਸਿਮਰਤੀ ਅਨੁਸਾਰ ਉਚੀਆਂ ਤੇ ਨੀਵੀਆਂ ਜਾਤਾਂ ਦਾ ਵਿਤਕਰਾ ਇਸ ਦਾ ਹਿੱਸਾ ਹੈ। ਇਹਨਾਂ ਵਿੱਚ ਬ੍ਰਾਹਮਣ ਸਭ ਤੋਂ ਉਚੇ ਤੇ ਸ਼ੂਦਰ ਸਭ ਤੋਂ ਨੀਵੇਂ ਦੱਸੇ ਗਏ ਹਨ। ਸਮਾਜ ਵਿੱਚ ਵੱਖ-ਵੱਖ ਚਾਰ ਜਾਤਾਂ ਵਿੱਚ ਵੰਡੇ ਲੋਕ ਲਈ ਉਚੇ ਤੇ ਨੀਵੇੇਂ ਕੰਮ ਸਮਾਜ ਵਿਚ ਉਹਨਾਂ ਦਾ ਵਿਚ ਅਹ ਵਿਚਰਨ ਤੇ ਵਿਹਾਰ ਕਰਨ ਦਾ ਤਰੀਕਾ ਨਿਸ਼ਚਿਤ ਹੈ। ਇਸ ਵਿੱਚ

ਗੁਰੂ ਰਵਿਦਾਸ ਜੀ, ਭਗਤ ਕਬੀਰ ਜੀ ਤੇ ਗੁਰੂ ਸਾਹਿਬਾਂ ਨੇ ਜਾਤ-ਪਾਤ ਤੇ ਵਿਤਕਰੇ ਦਾ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਭਗਤ ਕਬੀਰ ਤਾਂ ਇਸ ਮਾਮਲੇ ਵਿੱਚ ਬਹੁਤ ਹੀ ਕੌੜੀ ਭਾਸ਼ਾ ਦੀ ਵਰਤੋਂ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਅੱਗੇ ਜਾਤ ਨਾ ਜੋਰ ਹੈ ਅਗੇ ਜੀਉ ਨਵੇਂ ਗੁਰੂ ਜੀ ਇੱਕ ਹੋਰ ਥਾਂ ਕਹਿੰਦੇ ਹਨ ਨਾਮ ਨੂੰ ਭਲਾ ਮਨੁੱਖ ਦੀ ਜਾਤ ਛੋਟੀ ਹੋ ਜਾਂਦੀ ਏ। ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ ॥ ਗੁਰੂ ਸਾਹਿਬਾਂ ਨੇ ਜਾਤ-ਪਾਤ ਦੇ ਖਿਲਾਫ ਲਗਾਤਾਰ ਸੰਘਰਸ਼ ਜਾਰੀ ਰੱਖਿਆ ਤੇ ਅਮਰਦਾਸ ਜੀ ਨੇ ਫਰਮਾਇਆ- ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਵਿੱਚ ਸਾਰੇ ਬਿੰਨ-ਭੇਦਾਂ ਨੂੰ ਮਿਟਾਉਂਦਿਆਂ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦਾ ਸੰਦੇਸ਼ ਦਿੱਤਾ।

ਆਵਾਜ ਉਠਾਉਂਦਿਆਂ ਕਿਹਾ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਇਸ ਪ੍ਰਕਾਰ ਭਾਰਤ ਵਿੱਚ ਗੁਰੂ ਸਾਹਿਬਾਂ, ਸੰਤਾਂ, ਭਗਤਾਂ, ਮਹਾਪੁਰਸ਼ਾਂ ਨੇ ਜਾਤ-ਪਾਤ, ਧਰਮ

ਨੂੰ ਆਹ ਜੋ ਛੋਟੀ ਜਾਤਾਂ ਨੂੰ ਨੀਵਾਂ ਸਮਝਣ ਵਿਰੁੱਧ ਉਠਾਈ ਅਹ ਆਵਾਜ ਉਠਾਈ ਅਤੇ ਸਾਰੀ ਮਨੁੱਖਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬਾਂ ਨੇ ਜਾਤ-ਪਾਤ ਦੇ ਨਾਲ ਅਮੀਰੀ-ਗਰੀਬੀ ਦੇ ਵਿਤਕਰੇ ਤੇ ਕਿਰਤੀਆਂ ਦਾ ਸ਼ੋਸ਼ਣ ਕਰਨ ਅਤੇ ਗੁਰੂ ਸਾਹਿਬਾਂ ਉਚੇ-ਨੀਵੇਂ ਦੇ ਅਹ ਉਚਾ-ਨੀਵਾਂ ਸਮਝਣ ਵਾਲੇ ਆਹ ਦੀ ਆਵਾਜ ਨੂੰ ਬੁਲੰਦ ਕੀਤੀ। ਗੁਰੂ ਗੋਬਿੰਦ ਸਿੰਘ ਨੇ ਵੱਖ-ਵੱਖ ਜਾਤਾਂ ਦੇ ਇਲਾਕਿਆਂ ਦੇ ਵਿਅਕਤੀਆਂ ਨੂੰ ਇਕੋ ਬਾਟੇ ਚੋਂ ਅੰਮ੍ਰਿਤ ਛਕਾ ਕੇ ਮਨੁੱਖੀ ਏਕਤਾ ਤੇ ਸ਼ਕਤੀ ਨੂੰ ਦ੍ਰਿੜ ਕੀਤਾ। ਇਸ ਪ੍ਰਕਾਰ ਪੰਜਾਬ ਵਿੱਚ ਗੁਰੂ ਸਾਹਿਬਾਂ ਦੁਆਰਾ ਚਲਾਈ ਲਹਿਰ ਨਾਲ ਜਾਤ-ਪਾਤ ਤੇ ਅਮੀਰ-ਗਰੀਬ ਦਾ ਵਿਤਕਰਾ ਕਾਫੀ ਹੱਦ ਤੱਕ ਘੱਟ ਗਿਆ। ਘੱਟੋ-ਘੱਟ ਗੁਰਦੁਆਰਿਆਂ ਵਿੱਚ

ਨਹੀਂ ਕੀਤਾ ਜਾ ਸਕਿਆ। ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਅਜਿਹੇ ਮੰਦਰ ਜਿੱਥੇ ਔਰਤਾਂ ਦੀ ਵਿਸ਼ੇਸ਼ ਖਾਤਮ, ਵਿਸ਼ੇਸ਼ ਹਾਲਤਾਂ ਵਿੱਚ ਪ੍ਰਵੇਸ਼ ਦੀ ਮਨਾਹੀ ਹੈ। ਤੇ ਇਸ ਨੂੰ ਪ੍ਰਸ਼ਾਸਨ ਤੇ ਅਦਾਲਤਾਂ ਵੀ ਰੋਕ ਨਹੀਂ ਸਕੀਆਂ। ਜਦਕਿ ਭਾਰਤੀ ਸੰਵਿਧਾਨ ਅਨੁਸਾਰ ਇਹ ਬਿਲਕੁਲ ਵੀ ਨਿਆਂਸੰਗਤ ਨਹੀਂ। ਅੱਜ ਭਾਰਤੀ ਸਮਾਜ

ਬਰਾਬਰੀ ਦੇ ਭਾਵਨਾ ਆਧਾਰ ਤੇ ਇਕ ਦੂਜੇ ਨਾਲ ਵਿਤਕਰਾ ਬਿਲਕੁਲ ਨਹੀਂ ਕਰਨਾ ਚਾਹੀਦਾ। ਇਕ ਦੂਜੇ ਨਾਲ ਵਿਤਕਰਾ ਬਿਲਕੁਲ ਨਹੀਂ ਕਰਨਾ ਚਾਹੀਦਾ। ਤੇ ਸਾਰੀ ਮਨੁੱਖਤਾ ਵਿੱਚ ਬਰਾਬਰੀ ਦੇ ਭਾਵਾਂ ਦਾ ਸੰਚਾਰ ਕਰਕੇ ਆਪਸੀ ਮੇਲ-ਮਿਲਾਪ, ਰਿਸ਼ਤੇ, ਸੁਨ੍ਹੇਹੇ ਦੇ ਵਿਸ਼ਵਾਸ ਨੂੰ ਵਧਾਉਣਾ ਚਾਹੀਦਾ ਹੈ। ਤਾਂ ਜੋ ਸਭ ਨੂੰ ਸਮਾਜਿਕ ਨਿਆਂ ਪ੍ਰਾਪਤ ਹੋ ਸਕੇ ਤਾਂ ਹੀ ਇੱਥੋਂ ਖਾਮ-ਮਖਾਹ ਦੇ ਢੰਗ ਫਸਾਦ ਖਤਮ ਹੋ ਸਕਦੇ ਹਨ ਤੇ ਦੇਸ਼ ਸਹੀ ਅਰਥਾਂ ਵਿੱਚ ਲੋਕ-ਰਾਜੀ ਕਹਾਉਂਦੇ ਹੋਇਆ ਤਰੱਕੀ ਕਰ ਸਕਦੇ ਹਨ। ਸਮਾਜ ਤੇ ਦੇਸ਼ ਤਾਂ ਸ਼ਕਤੀਸ਼ਾਲੀ ਬਣ ਸਕਦੇ ਹਨ ਜੇਕਰ ਲੋਕ ਆਪਸੀ ਵਿਤਕਰੇ ਮਿਟਾ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ। ਇਸ ਕਰਕੇ ਸਰਕਾਰ ਧਾਰਮਿਕ ਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਲਈ ਸਭ ਸਮਾਜਿਕ ਨਿਆਂ ਦੀ ਪ੍ਰਾਪਤੀ ਸੁਦ੍ਰਿੜ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਅੱਜ ਦੁਨੀਆਂ ਵਿੱਚ ਉਹਨਾਂ ਦੇਸ਼ਾਂ ਵਿੱਚ ਅੰਦਰੂਨੀ ਸ਼ਾਂਤੀ ਮੌਜੂਦ ਹੈ ਤੇ ਉਹ ਆਰਥਿਕ ਤੇ ਰਾਜਨੀਤਿਕ ਤੌਰ ਤੇ ਵਧੇਰੇ ਖੁਸ਼ਹਾਲ ਹੋ ਰਹੇ ਹਨ ਜਿੱਥੇ ਸਥ ਅਹ ਸਰਕਾਰਾਂ ਦ੍ਰਿੜਤਾ ਨਾਲ ਸਮਾਜਿਕ ਨਿਆਂ ਦੀ ਆਹ ਅਸੂਲਾਂ ਨੂੰ ਲਾਗੂ ਕਰਦੀਆਂ ਹਨ। ਇਕ ਵਾਰ ਫਿਰ ਸਾਨੂੰ ਗੁਰੂਆਂ ਦੀ ਕਹੀਆਂ ਹੋਈਆਂ ਗੱਲਾਂ ਭਾਵ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਹੀਆਂ ਹੋਈਆਂ ਗੱਲਾਂ ਜਿਵੇਂ ਕਿ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥ ਔਰ ਸ੍ਰੀ ਔਰ ਭਗਤ ਕਬੀਰ ਜੀ ਅਹ ਕਬੀਰ ਦਾਸ ਜੀ ਦੀਆਂ ਕਹੀਆਂ ਹੋਈਆਂ ਗੱਲਾਂ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਮਨੁੱਖਤਾ ਵਿੱਚ ਸਾਰੇ ਭਿੰਨ-ਭੇਦ ਨੂੰ ਮਿਟਾਉਂਦਿਆਂ ਕਹੀਆਂ ਹੋਈਆਂ ਗੱਲਾਂ -ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਦਾ ਸੰਦੇਸ਼ ਦਿੱਤਾ। ਬੁੱਲ੍ਹੇ ਸ਼ਾਹ ਵੀ ਕੁਝ ਅਜਿਹੀ ਹੀ ਗੱਲ ਕਰਦਾ ਹੈ ਉਹ ਅਹ ਉਹ ਕਹਿੰਦਾ ਹੈ ਸਭ ਇਕੋ ਰੰਗ ਦੇ ਕਪਾਹੀ ਹਨ। ਭਾਵ ਜੋ ਵੀ ਲੋਕ ਜਾਤ-ਪਾਤ ਨੂੰ ਉਚਾ ਮੰਨਦੇ ਹਨ, ਉਹ ਦੁਨੀਆ ਵਿੱਚ ਵਿਚਰੇ ਨਹੀਂ ਜਾ ਸਕਦੇ। ਸਾਨੂੰ ਜਾਤ-ਪਾਤ ਵਰਗੀ ਅਪਛਾਨਵੀਂ ਚੀਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਨਾਲ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਨਾਲ ਨੇੜਤਾ ਵਧਾ ਸਕਦੇ ਹਾਂ। ਆਹ ਨਿਬੰਧ ਸੁਣਨ ਲਈ ਆਪ ਜੀ ਦਾ ਧੰਨਵਾਦ। ਆਹ ਆਹ

ਪੈਗੀ ਲੜੀ ਐੱਡੀ ਛੇਤੀ?

ਲੜੀ ਪਾਉਂਦੇਆਂ, ਪੈ ਕਿਥੋਂ ਗਈ ਹੈ ਜੇ ਤੂੰ ਤਾਂ ਐਂ ਕਟਿਆ ਫ਼ੋਨ , ਲੜੀ ਪਾਲ਼ਾਂ ਮਾਮਾ ਲੜੀ ਦੇ ਬਰਾੜ ਲੱਗ ਜਾਣੀ ਏਂ

ਅੱਠ ਵਜੇ ਤਕ ਪੈਣੀਉ ਰੇਤੀ ਐਦਰ ਰਹਿ ਖੁਲ੍ਹਾ ਈ ਗੇਟ

ਹੈਂ? ਗੰਨੇ ਮਾ ਟੈਮ ਨੀ ਹੈਗਾ ਗੁੱਲੀ ਪਾਠੇਯਾ

ਏਡਾ ਟਾਈਮ ਹਾਇਗਾ ਪ੍ਰਾਹ ਅੱਛਾ ਮੈਂ ਆਪ ਈ ਚਲ ਜਾਣਾ ਪੈ ਈ ਜਾਣੀ ਆ ਲੜੀ ਕੀ? ਪੂਰੇ ਅੱਠ ਵਜੇ ਆਪ ਈ ਚਲ ਜਾਣਾ ਲੜੀ ਪੈ ਜਾਨੀ ਏ ਪੈ ਜਾਣੀ ਏ ਲੜੀ ਪੈ ਜਾਣੀ ਏ ਅੱਛਾ ਅੱਠ ਵਜੇ ਤਕ ਪੈ ਜਾਊਗੀ

ਚੱਲੋ

ਤੈਂਨੂੰ ਦੱਸਿਆ ਏ ਖੁੱਲ੍ਹਾ ਈ ਏ ਐਧਰ ਤੁਹਾਡਾਂ ਖੁੱਲ੍ਹਾ ਏ ? ਬਾਊ ਐਥੋਂ ਪਾਲੇ, ਹੋਰ ਕਿਥੇ ਜਾਣਾ ਰਾਤ ਅੱਠ ਵਜੇ ਐਥੇ ਕਿਥੇ ਜਾਣਾ ਏ ਮੁੜਕੇ ਰਾਤ ਅਸੀਂ ਤੁਰ ਪੈਣਾ ਅੱਛਾ